ਪੌੜੀਆਂ ਵੀ ਲੱਗੀਆਂ ਹੋਈਆਂ ਪੌੜੀਆਂ ਦੇ ਦੂਸਰੀ ਸਾਈਡ ਬਹੁਤ ਸਾਰੇ ਫੋਟੋਆਂ ਲੱਗੀਆਂ ਹੋਈਆਂ।

ਇਹ ਇੱਕ ਬੈਗ ਦੀ ਦੁਕਾਨ ਏ ਦੁਕਾਨ ਦੇ ਅੰਦਰ ਬਹੁਤ ਸਾਰੇ ਬੈਗ ਤੇ ਪਰਸ ਵੀ ਲੱਗੇ ਹੋਏ ਆ।

ਸੋਫੇ ਤੇ ਬਹੁਤ ਸਾਰੇ ਲੋਕ ਬੈਠੇ ਹੋਏ ਐ ਡੀ_ਜੇ ਵਗੈਰਾ ਵੀ ਇੱਥੇ ਰੱਖੇ ਹੋਏ ਐ ਬਹੁਤ ਸਾਰੀਆਂ ਲਾਈਟਾਂ ਵੀ ਲੱਗੀਆਂ ਹੋਈਆਂ ਇੱਥੇ।

ਹੋਸਪਿਟਲ ਦੇ ਨੀਚੇ ਬੈਂਕ ਵੀ ਬਣਿਆ ਹੋਇਆ ਜਿਸ ਦਾ ਨਾਮ ਬੈਂਕ ਆਫ ਇੰਡੀਆ ਹੈ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਹੈਗੀਆਂ।

ਸਾਹਮਣੇ ਦਵਾਰ ਤੇ ਲਿਖਿਆ ਹੋਇਆ ਹਰੀ ਮਾਈ ਚਸ਼ਮੇ ਵਾਲੇ ਯਹਾਂ--

ਇਹ ਇੱਕ ਰੈਸਟੋਰੈਂਟ ਹੈ ਰੈਸਟੋਰੈਂਟ ਦੇ ਅੰਦਰ ਟੇਬਲ ਲੱਗਿਆ ਹੋਇਆ ਸ਼ੀਸ਼ੇ ਦਾ ਚਾਰ ਕੁਰਸੀਆਂ ਵੀ ਲੱਗੀਆਂ ਹੋਈਆਂ ਇਥੇ।

ਗੁਰਜੀਤ ਕੌਰ ਖਾਲਸਾ ਟਾਮਬੂ ਰੋਡ ਉੱਚੀ ਪੁਲੀ ਨੇੜੇ।

ਇਥੇ ਦੋ ਟੇਬਲ ਲੱਗੇ ਹੋਏ ਆ ਟੇਬਲ ਦੇ ਨਾਲ ਬਹੁਤ ਸਾਰੀਆਂ ਕੁਰਸੀਆਂ ਵੀ ਲੱਗੀਆਂ ਹੋਈਐ--

ਚਮਚੇ ਵੀ ਰੱਖੇ ਹੋਇਆਂ ਇੱਥੇ ਮੈਂਨਿਊ ਕਾਰਡ ਵੀ ਪਏ ਹੋਏਆ।

ਦੀਵਾਰ ਦੇ ਪੋਸਟਰ ਉੱਤੇ ਚਿਕਨ ਬਣਿਆ ਹੋਇਐ ਇੱਕ ਪੱਖਾ ਤੇ ਬਹੁਤ ਸਾਰੀਆਂ ਲਾਈਟਾਂ ਭੀ ਲੱਗੀਆਂ ਹੋਈਆਂ।

ਤੇ ਕਾਪੀਆਂ ਵੀ ਰੱਖੀਆਂ ਹੋਈਆਂ ਇੱਕ ਲਾਲ ਰੰਗ ਦੀ ਕੁਰਸੀ ਵੀ ਰੱਖੀ ਹੋਈ ਹੈ ਬਹੁਤ ਸਾਰੇ ਪੈਨ ਵਗੈਰਾ ਵੀ ਲੱਗੇ ਹੁੰਦੇ।

ਬੋਹੁਤ ਸਾਰੀਆਂ ਟੋੱਕ੍ਰਿਆਂ ਵੀ ਰੱਖੀਆਂ ਹੋਈ ਆਂ ਗੰਨੇ ਵਗੈਰਾ ਵੀ ਰੱਖੇ ਹੋਏ ਆ ਬੋਹੁਤ ਸਾਰੇ ਖੇਤ ਵੀ ਬਨੇ ਹੋਏ ਆ ਏੱਥੇ।

ਬਹੁਤ ਸਾਰੀਆਂ ਲਾਈਟਾਂ ਤੇ ਫੁੱਲ ਵਗੈਰਾ ਵੀ ਲੱਗੇ ਹੋਏ ਆ ਸਟੇਜ ਦੇ ਉੱਤੇ ਬਹੁਤ ਸਾਰੇ ਮੈਟ ਵੀ ਵਿਛਾਏ ਹੋਏ ਐ।